ਹਾਂਜੀ okay ਹੈਲੋ

ਹਾਂਜੀ ਠੀਕ ਜੇ ਤੁਸੀਂ ਸਨਾਓ ਹਾਂਜੀ ਮੈ ਠੀਕ ਠਾਕ ਆ ਕਿ ਕਰਨ ਡੇ ਜੇ ਕੁੱਜ ਨੀ ਮਾਹਾ ਅੱਜ ਬੜੇ ਚਿਰਾਂ ਬਾਦ ਸਾਡੀ ਕਿਦਾਂ ਯਾਦ ਆਗੀ ਅੱਜ

ਕੇਹ ਅੱਜ ਕੇਹ ਬੀਬੀ ਕੇਹ ਫੋਨ ਹੀ ਕਰ ਲਵੇ ਅੱਜ ਅੱਜ ਮੀਂਹ ਮੀਂਹ ਵਰੇਆ ਅੱਜ ਵੇਹਲੇ ਆ ਚਲੋ ਠੀਕ ਆ ਠੀਕ ਆ

ਵੇਹਲੇਆ ਨੂੰ ਕੀ ਕੰਮ ਫੋਨ ਹੀ ਚਲਾਉਣ ਡੇ ਆ ਅਸੀਂ ਤਾ ਰਾਤੀ

ਓਹਨੇ ਘੜਾ ਹੀ ਪੰਨ ਤਾ ਰੂਥ ਨੇ

ਫੋਨ ਉਹ ਅਹੰਦਾ ਮੈ ਵੇਖਣਾ ਵਾ ਉਹ ਅਹੰਦੀ ਮੈ ਵੇਖਣਾ ਉੱਥੇ ਵੀ ਤੇ ਉਹ ਚਾਚਾ ਸਗੋਂ ਇਤਰਾ ਈ ਕਰਦੇ ਨਿਆਣੇ ਉਹ ਸਾਡਾ ਮਿੰਟੂ ਦਾ ਮੁੰਡਾ ਉਹ ਵਚਾਰੀ ਵੱਡੀ ਆ ਕੁੜੀ ਤੇ ਓਹਨੂੰ ਕੁੱਟ ਛੱਡ ਦਾ ਵਾ ਤੇ ਮੈਂ ਕੇਹਨੀ ਆ ਇਹਦੇ ਬੁੱਥੇ ਤੇ ਮਾਰੇਆ ਕਰ ਕਹਿੰਦਾ ਇਹਨੂੰ ਆਖੀ ਮਾਰ ਕੇ ਦਸੇ ਪਲਾ ਆਹ ਆਏ ਹਾਏ ਲੜ ਦੇ ਬੜਾ ਘਰੋਂ ਘਰ ਏਹੋ ਸਾਡੀਆਂ ਦੋਵੇਂ ਬੜਾ ਲੜ ਦੀਆ ਜੇ ਹੁਣੇ ਬੜਾ ਨਿੱਕੀਆਂ ਉਹ ਮਾਰ ਖਾਂ ਲੈਂਦੀ ਏ ਤੇ ਓਹਨੇ ਨੀ ਆਖਣਾ ਇਹਨੂੰ ਸਾਡੀ ਨਿੱਕੀ ਬੜਾ ਕੁੱਟਦੀ ਵੱਡੀ ਨੂੰ ਸਗੋਂ ਕੁੜੀਆਂ ਵਚਾਰੀਆਂ ਫੇਰ ਵੀ ਤਰਸ ਖਾ ਲੈਂਦੀਆਂ ਭਰਾ ਭਰਾ ਮੁੰਡਾ ਕੁੱਟ ਲੈਂਦਾ ਵਾ ਤੇ ਕੁੜੀ ਤੇ ਕੁੜੀ ਕਿਡੀ ਜਵਾਨ ਯਾ ਤੇ ਉਹ ਖਾ ਲੈਂਦੀ ਕੁੱਟ ਬੜਾ ਕੁੱਟ ਦਾ ਈ ਓਹਨੇ ਮੰਜੇ ਤੇ ਬੈਠੇ ਨੇ ਸਬ ਕੁਜ ਮੰਗਣਾ ਵਾ ਮੈਨੂੰ ਪਾਣੀ ਦੇ ਰੋਟੀ ਦੇ ਮੰਜੇ ਤੇ ਬੈਠੇ ਨੇ ਗੇਮ ਖੇਡ ਦਾ ਰਹਿੰਦਾ ਮੈਂ ਚਲੀ ਆ ਬਾਹਰ ਮੈਂ ਮਰੇ ਕੋਲ ਨੀ ਹੁੰਦਾ ਗੇਮ ਖੇਡ ਦਾ ਈ ਚੀਜਾਂ ਮੰਗਦਾ ਰਹਿੰਦਾ ਗੇਮ ਖੇਡਦਾ ਰਹਿੰਦਾ ਚੀਜਾਂ ਮੰਗਦਾ ਰਹਿੰਦਾ ਆਹ ਫੇਰ ਅੱਕ ਜਾਂਦੇ ਆ ਤੈਨੂੰ ਪਤਾ ਅੱਕ ਈ ਜਾਈ ਦਾ ਫੇਰ ਕਹਿੰਦਾ ਕਿਥੇ ਚਲੇ ਓ ਚਾਅ ਚੂ ਦਾ ਘੁੱਟ ਦੇ ਦਿਓ ਮੈਂ ਕਿਹਾ ਕੋਈ ਗੱਲ ਨੀ ਤੂੰ ਨਾ ਖੇਡ ਮੈਂ ਆਈ ਓ ਮੈਂ ਅੱਧੇ ਕੰਟੇ ਬਾਦ ਆਹ ਏਤਰਾਂ ਕਰਦੇ ਆ ਨਿਆਣੇ ਤੇ ਉਹ ਫੇਰ ਹਾਰ ਕੇ ਤੇ ਵਚਾਰੀ ਨੀਤੂ ਲਾਗੇ ਜਾ ਕੇ ਬੇਹ ਜੁਗੀ ਛੋਟੀ ਨੂੰਹ ਚਲ ਜਾਂਦੀ ਆ ਨਾ ਉਹ ਜਾਂਦੀ ਸਲਾਈ ਸਿੱਖਣ ਕੁੜੀ ਜਾਂਦੀ ਵੱਡੀ ਓਹਦੇ ਨਾਲ ਚਲ ਜਾਂਦੀ ਕੱਲ ਦੀ ਤੇ ਓਹਨੂੰ ਕਹਿੰਦਾ ਇਹਨੂੰ ਨਾ ਖਲਾਯਾ ਕਰ ਕਹਿੰਦੀ ਤੂੰ ਮੈਨੂੰ ਚਾਡੂ ਪੋਚੇ ਦਾ ਦੀਡਿਪਲੋਮਾ ਕਰਵੋਣਾ ਵਾ ਅਛੇਆ ਠੀਕ ਏ ਕਾਮ ਕੁਮ ਸਿਖ ਲੈਂਦੇ ਤੂੰ ਮੇਨੂ ਚਾਡੂ ਪੋਚੇ ਦਾ ਡਿਪਲੋਮਾ ਕਰੋਣਾ ਕਹਿੰਦਾ ਨਹੀਂ ਤੂੰ ਰੇਹ ਸਾਡੀ ਆਪ ਆਂਚਲ ਮੀਨਾ ਮੀਨਾ ਛੁਟੀਆਂ ਰਹੀਆਂ ਤੇ ਮੈਨੂੰ ਡੈਡੀ ਨੇ ਇਹਨਾ ਨੇ ਆਖੇਆ ਚੱਲ ਕਮ ਹੀ ਸਿਖ ਲੈ ਕੋਈ ਸਲਾਈ ਸਲੂਈ ਨਿਆਣਾ ਸਿਖਲੇ ਹੱਥਾਂ ਦਾ ਜੇਹੜਾ ਕਾਮ ਸਿੱਖਿਆ ਉਹ ਕੇਹੜਾ ਕਿਸੇ ਨੇ ਲੈ ਲੈਣਾ ਵਾ ਤੇ ਉਹ ਹੁਣ ਮੈਂ ਆਖਣ ਡਈ ਆ ਮੇਹਾ ਚਲ ਕੋਈ ਨੀ ਤੂੰ ਛੁੱਟੀਆਂ ਤੇ ਫੇਰ ਮਸ਼ੀਨ ਤੈਨੂੰ ਲੈ ਦਾ ਗੇ

ਅਹ ਨਵੀਂ ਲੈ ਕੇ ਦਿੱਤੀ

ਨਵੀਂ ਪਰਾਣੀ ਲਈ ਆ ਫੇਰ ਓਹਦੇ ਚ ਕੋਈ ਨਾ ਕੋਈ ਨੁਕਸ ਨਿਕਲਦਾ ਈ ਏ ਉਹ ਤਾ ਖਰਾਬ ਹੀ ਰਹਿੰਦੀ ਪਰਾਣੀਆਂ ਲੇਲੋ ਖਰਾਬ ਹੀ ਰਹਿੰਦੀਆਂ ਨੇ ਤੇ ਨੀਤੂ ਨੇ ਲਈ ਪੰਦਰਾਂ ਸੋ ਦੀ ਲਈ ਨੀਤੂ ਨੇ

ਆਹ ਏਹਦੀਆ ਕੁੜੀਆਂ ਵਗੇਰਾ ਕੁਜ ਵੀ ਨੀ ਕਰਦੀਆਂ ਏਹਦਾ ਪੀਓ ਆਖਣ ਡੇਆ ਕੋਈ ਨੀ ਤੂੰ ਸਿਖਲੀ ਹਜੇ ਤੂੰ ਖਲੋਜਾ ਤੂੰ ਹਜੇ ਕਮ ਹੀ ਸਿੱਖਣਾ ਸਾਰੀ ਉਮਰ ਤੂੰ ਨਹੀਂ ਸਾਡੀ ਕੁੜੀ ਵੀ ਸਕੂਲੋ ਆਣ ਕੇ ਤੇ ਉਥੇ ਦਕਾਨ ਤੇ ਆ ਜਾਂਦੀ ਸਕੂਲੋ ਦੋ ਵਜੇ ਬਾਰਾਹ ਵਜੇ

ਫੇਰ ਘਰਦਾ ਵੀ ਕਰਨਾ ਹੁੰਦਾ ਵਚਾਰੀ ਨੇ ਸਾਰਾ ਕਾਮ ਫੇਰ ਏਹਦੇ ਸਿਰ ਤੇ ਆ

ਆਹ ਤੇ ਫੇਰ ਕੰਮ ਮਾ ਸਾਲ ਲਗ ਗਿਆ ਸਾਲ ਰੇਹ ਗਿਆ ਏਹਦਾ ਹੋਰ

ਹੱਥ ਸਿਧੇ ਹੋ ਗਏ ਏਨਾ ਈ ਬੜਾ ਵਾ

ਹੱਥਾਂ ਵੱਲ ਹੱਥਾਂ ਵੱਲ ਵੇਖਣ ਵਾਲੀ ਗੱਲ ਆ ਬੀਬੀ ਤੇ ਉਹ ਸਗੋਂ ਆਖਣ ਡਈ ਆਦੀ ਡੈਡੀ ਨੇ ਅਖੇਆ ਨੀ ਚੱਲ ਤੂੰ ਕੁੜੀਆਂ ਜਾਂਦੀਆਂ ਇਹਨਾਂ ਦੇ ਨਾਲ ਚੱਲ ਜੇਆ ਕਰ ਤੂੰ ਵੀ ਸਿਖਲਾ ਕਾਮ ਕੋਈ ਮੈਂ ਮਸ਼ੀਨ ਏਡੀ ਛੇਤੀ ਕਿਥੋਂ ਲੈ ਕੇ ਦਉਗਾ

ਮਸ਼ੀਨ ਵੀ ਆਪਣੀ ਚਾਹੀਦੀ ਆ ਨਾ ਫੇਰ ਮਹਾ

ਇਹਨਾ ਦੀ ਕੁੜੀ ਵੀ ਤਾ ਜਾਂਦੀਆਂ ਵਾ ਨਾ ਉਹਦੀ ਕੁੜੀ ਬੂਟੇ ਦੀ

ਨਹੀਂ ਨਹੀਂ ਮਲਕਾ ਦੇ ਜਾਂਦੀਆਂ ਈ ਏਧਰ ਉਹ ਨੀ ਕਿ ਆਂਦੇ ਉਹ ਜੇਹੜਾ ਆਖੋ ਕਾਣਾ ਜੇਹਾ ਵਾ ਅੱਛਾ ਕਾਣੇ ਦੀ ਕਾਣੇ ਦੀ ਬੁਧੀ ਕੋਲ ਕਾਣੇ ਦੀ ਬੁਧੀ ਕੋਲ ਆਹ ਕਾਣੇ ਦੀ ਬੁਧੀ ਕੋਲ ਉਹਦਾ ਵਚਾਰੇ ਦਾ ਨਾਂ ਹੀ ਖਨੀ ਪ੍ਰਤਾਪ ਉਹਦਾ ਕਾਣਾ ਹੀ ਪਾ ਤਾ

ਆਹ ਉਹ ਤੇ ਅਹੰਦੀ ਸੀ ਕਮੇਯਾਰਾ ਦੀ ਵੋਹਟੀ ਆਂਦੀ ਸੀਗੀ ਕਹਿੰਦੀ ਬੀਬੀ ਤੂੰ ਉਹ ਕੁੜੀਆਂ ਆ ਬੂਟੇ ਦੀ ਕੁੜੀ ਦਾ ਉਹ ਸ਼ੀਲਾ ਦੀ ਕੁੜੀ ਉਹ ਮੇਰਾ ਨੀ ਜੀ ਕਰਦਾ ਹਨ ਦੇ ਨਾਲ ਜਾਨ ਨੂੰ ਆਹ ਇਹ ਤੇ ਹੈ ਉਹ ਵੀ ਕੱਟ ਸ਼ੀਲਾ ਦੀ ਕੁੜੀ ਏਨਾ ਨੀ ਕਿਸੇ ਨਾਲ ਵੀ ਨੀ ਬੋਲਦੀ ਉਹ ਆਪਣੇ ਦਮਾਗ ਚ ਰਹਿੰਦੀ ਆ

ਆਹ ਉਹਨੇ ਨੀ ਕਦੇ ਨਾ ਕੁੜੀਆਂ ਕੁੜੀਆਂ ਨੇ ਹੀ ਵੇਖਲਾ ਏਨਾ ਹੁੰਦਾ ਵਾ ਰਾਜ ਆ ਸਾਡੇ ਘਰ ਆ ਰਾਜ ਸਾਡੇ ਘਰ ਨਿੱਕੀ ਕੁੜੀ ਉਹ ਬੜਾ ਕਰਦੀ ਹੁਣ ਵੀ ਆਖਣ ਡਈ ਦਪਹੇਰ ਸਵੇਰੇ ਮੈਨੂੰ ਬੀਬੀ ਤੈਨੂੰ ਮੈ ਗੱਲ ਪੁਛਾ ਮਹਾ ਕਾਦੀ ਰਾਜ ਕਿਥੇ ਆ ਆਂਚਲ ਕਿਥੇ ਆ ਮਹਾ ਕਿਉ ਤੂੰ ਕਿ ਆਂਚਲ ਨੂੰ ਆਖਣਾ ਵਾ ਤੇਰੀ ਪੂਈਂ ਤੇ ਮੇਹਾ ਸੁਣਦੀ ਨੀ ਤੇ ਮੇਹਾ ਤੂੰ ਕਿ ਆਖਣਾ ਉਹਨੂੰ

ਫੇਰ ਏਹਨੇ ਫੇਰੇ ਤੇ ਫੇਰ ਮਾਰਨਾ ਦੇਹੜੀ ਦੇ ਤਿੰਨ ਤਿੰਨ ਫੇਰੇ ਮਾਰਨੇ ਸਾਡੇ ਵਲ ਹੁਣ ਉਹ ਨਿੱਕਲ ਨੀ ਨਾ ਦੰਦੀ ਗਰਮੀ ਦੇ ਕਰ ਕੇ ਫੇਰ ਰੋਂਦੀ ਰਹਿੰਦੀ ਆ ਅਹੰਦੀ ਮੈਂ ਉਦਰ ਜਾਣਾ ਵਾ ਉਦਰ ਜਾਣਾ ਵਾ ਨਿਆਣਾ ਵੈਸੇ ਵੀ ਬੀਬੀ ਪਿਆਰ ਦਾ ਵਾ ਪਿਆਰ ਤੇ ਸਾਡੇ ਨਾਲ ਬੋਹਤਾ ਕਰਦੀ ਆ ਵੱਡੀ ਵੇਖਲਾ ਰਾਤੀ ਵੀ ਰੋਟੀ ਰਾਟੀ ਖਾ ਕੇ ਗਈ

ਪਿਆਰ ਦਾ ਪਿਆਰ ਦਾ ਅਹ ਤੇ ਮੈ ਕਦੇ ਚਿੜਕੇਆ ਚੂੜਕੇਆ ਨੀ

ਤੇ ਉਦਰੋ ਮੋਟੋ ਦੀ ਕੁੜੀਆਂ ਨੇ ਉਹ ਕਿਤੇ ਏਨਾ ਜਾ ਕੇ ਉਹਨੂੰ ਸਤਾਉਂਦੀਆਂ ਨੇ ਜੇਹੜਾ ਹਸਾਬ ਨੀ ਬਸ ਏਨੀ ਗੱਲ ਕਰ ਕੇ ਤੇ ਉਹ ਫੇਰ ਚੱਲ ਨਿਆਣਾ ਚੱਲੋ ਠੀਕ ਆ ਫੇਰ

ਮਨੂੰ ਹੈਲੋ ਹੈਲੋ ਹਾਂ ਅੱਛਾ ਫਿਰ ਉਹ ਮੁੜ ਕੇ ਉਹਨੇ ਕਿਹਾ ਇਹਨਾ ਦਾ ਘਰ ਜਿਹੜਾ ਉਢ ਹਾਏ ਹਾਏ ਫਿਰ ਉਹ ਗੱਲ ਹੋਈ ਆਹੋ ਜਿਹੜੇ ਕਿਰਾਏ ਤੇ ਨਿਕਲੇ ਸੀ ਨਾ ਉਹ ਇਸੇ ਘਰ ਤੋ ਨਿਕਲੇ ਸੀ ਤੇ ਉਹ ਉਹ ਇਸੇ ਕਾਰਣ ਹੀ ਨਿਕਲੇ ਸੀ ਆਹੋ ਤੇ ਹੁਣ ਨਾ ਤੇ ਮੈ ਪੂਜਾ ਨੂੰ ਹੱਠ ਕੇ ਪੈਗਿਆ ਜੋਰ ਮਾਵਾ ਧੀਆ ਇਕੱਠੀਆ ਹੋ ਗੀਆਂ ਅਂਸ਼ੂ ਨੇ ਤੇ ਅੱਖਾ ਉਖਾ ਪੁਠੀਆਂ ਕਰ ਲਿਆਂ ਪੇ ਕੀ ਹੋ ਗਿਆ ਇਹਨਾ ਨੂੰ ਹੋ ਕੇ ਹੱਠ ਕੇ ਨਾ ਫਿਰ ਮੁੜ ਕੇ ਉਥੋ ਦਵਾ ਕਰਾਈ ਪੀ ਫਿਰ ਇਹਦੇ ਦੇਵਰ ਜਾਕੇ ਦੇਵਰ ਦਾ ਜਾਕੇ ਆਟੋ ਪਲਟਾਤਾ ਉਹਨੂੰ ਵੀ

ਕ ਸੋਹਰੇ ਚਲ ਗੇ ਨਾ

ਪੂਜਾ ਦੇ ਸੋਹਰੇ ਚੱਲ ਗੇ ਪੂਜਾ ਦਾ ਪਰਾਹੁਣਾ ਹੈਲੋ ਹੈਲੋ ਪੂਜਾ ਦਾ ਪਰਾਹੁਣਾ ਤੇ ਪੂਜਾ ਦੀ ਸੱਸ ਇਥੇ ਆਗੀ ਨਾ ਅੱਛਾ

ਤੇ ਫਿਰ ਇਹਨੇ ਬੜਾ ਇਹਨਾ ਨੂੰ ਹੁਣ ਵੀ ਮੁਸੀਬਤ ਜੀ ਪਈ ਰਹੀ ਤੇ ਹੁਣ ਚੱਲ ਚੰਗਾ ਚੰਗਾ ਭੈਣਾ ਨਹੀ ਤੇ ਕੀ ਪਤਾ ਕੀ ਬਣਾ ਹੁਣ ਉਹ ਕਹਿੰਦਾ

ਆਹੋ ਅੱਛਾ ਕਿੰਨੇ ਤੇ ਹੁਣ ਕਹਿੰਦਾ ਮੈ ਨੀ ਮੈ ਤੇ ਤੇ ਜਾਂਦਾ

ਹੈਨਾ ਤੇ ਉਹ ਹੈਲੋ ਮੈ ਉਹ ਕਿਹੜੇ ਸੀ।

ਇਹ ਦੂਜੇ ਪਾਸਟਰ ਦੇ ਨੀ ਜਾਣਾ ਤੇ ਮੈ ਕਿਹਾ ਇਹ ਨਾ ਬਹੁਗਾ ਬੰਦਗੀ ਚ ਤੂੰ ਬਹਿ ਜਾਵੀ ਨਿਆਣੇ ਲੈਕੇ ਉਹਦਾ ਸੋਹਰਾ ਕਹਿੰਦਾ ਠੀਕ ਈ ਲੱਗਦਾ ਅੱਛਾ ਹਮ ਚੱਲ ਠੀਕ ਹੁਣ ਇਹਦੇ ਸੱਟ ਲੱਗੀ ਕਿਸੇ ਨੇ ਥੋਰਾ ਪੁਛਿਆ ਅਹ ਅੱਛਾ ਪੁਛਿਆ ਜੀ ਹੈਗਾ ਨਾ ਇਹਨੇ ਕਹਿ ਦਿੱਤਾ ਸੀ ਨਾ ਡੇਡੀ ਇਹਦੇ ਨੇ ਕਹਿੰਦਾ ਜੇ ਤੂੰ ਇਹਨਾ ਨੂੰ ਲੈਣ ਨੀ ਆਇ ਇਹਨਾ ਨੂੰ ਲੈਣ ਨੀ ਆਇਆ ਚੱਲ ਦੋੜ ਜਾ ਫਿਰ ਤੂੰ ਕੀ ਲੈਣ ਆਇਆ ਅੱਛਾ ਆਹੋ

ਫਿਰ ਉਹ ਤਾ ਪੁਛਣਾ ਚਾਹੀਦਾ ਮੈ ਗਈ ਤੇ ਉਹਦਾ ਸੋਹਰਾ ਕਹਿੰਦਾ ਭਾਜੀ ਦੇ ਸੱਟ ਲੱਗ ਗੀ ਆ ਸੁਨੀਤਾ ਨੇ ਇਝ ਦੱਸਿਆ ਨੀ ਚੱਲ ਮੈ ਪਤਾ ਲੈਣ ਆਂਦਾ ਪੁਛਣ ਵਾਲੇ ਨੇ ਨੀ ਪੁਛਿਆ ਮੈ ਕੀ ਦੱਸਣਆ ਕਹਿੰਦਾ ਇਹਦਾ ਦਿਮਾਗ ਖਰਾਬ ਭੈਣ ਚੋਦ ਦਾ ਉਹ ਗਾਲਾ ਕਢਦਾ ਸੋਹਰਾ ਇਹਦਾ

ਆਹੋ

ਆ ਉਹਨੇ ਕਿਹਾ ਉਹਦੇ ਸੋਹਰੇ ਨੇ ਉਹਨੇ ਕਿਹਾ ਸੀ ਉਹ ਗਾਲਾ ਕੱਢਦਾ